ਚਾਹੇ low level ਤੋਂ ਕਰੋ। ਚਾਹੇ high level ਤੋਂ, ਜੋ ਬੰਦੇ ਦੀ ਆਪਣੀ condition ਉਹਦੇ ਹਿਸਾਬ ਨਾਲ ਹੈ। ਵੈਸੇ ਮੇਰੇ ਹਿਸਾਬ ਨਾਲ ਤਾਂ ਬੰਦੇ ਨੂੰ low level ਤੋਂ ਹੀ ਹਮੇਸ਼ਾ ਸ਼ੁਰੂ ਕਰਨ ਚਾਹੀਦਾ। ਆਪਣਾ ਕਾਰ ਹੋ ਗਈ ਆਪਣਾ ਕੋਈ ਹੋਰ ਚੀਜ਼ ਹੋ ਗਈ, ਉਹ ਤੋਂ ਸ਼ੁਰੂ ਕਰੇ ਵੈਸੇ ਬੰਦਾ ਮੇਰੇ ਖਿਆਂਲ ਨਾਲ, ਜ਼ਿਆਦਾ, ਸਭ ਤੋਂ ਜ਼ਿਆਦਾ ਵਧੀਆ, ਕਿਉਂਕਿ ਹੌਲੀ ਹੌਲੀ ਬੰਦਾ step by step ਅੱਗੇ ਫੇਰ ਉਹੀ ਕਰੂਗਾ, ਤਾਂ ਜ਼ਿਆਦਾ ਵਧੀਆ ਕਿਉਂਕਿ ਜੇ ਹੁਣ ਆਪਾਂ ਇੱਕ ਦਮ high level ਕਰਾਂਗੇ, ਗੱਲ, ਹੁਣ ਬਈ ਆਪਣੇ ਵਾਸਤੇ ਸਹੀ ਨਹੀਂ ਹੈਗੀ। ਜਿਵੇ ਕਿ ਹੁਣ ਕੋਈ ਵੀ driver ਭਰਾ ਹੀ, ਜਿਵੇ ਹੁਣ ਕੋਈ ਵੀ drive ਕਰ ਰਿਹਾ, ਆਪਣੇ ਵਰਗੇ ਜਿਹੜੇ ਆਮ ਬੰਦੇ ਨੇ ਜਿਹੜੇ driver ਨਹੀਂ ਹੈਗੇ, ਜਾਂ ਜਿੰਨਾ ਨੂੰ driving ਦਾ ਉਰੇ ਨਹੀਂ ਪਤਾ। ਹਰੇਕ ਕਹਿ ਦਿੰਦਾ ਇਹ ਤਾਂ ਅਮਲੀ ਨੇ, ਇਹ ਤਾਂ ਯੇਹ ਨੇ, ਇਹ ਤਾਂ drug addictor ਨੇ, ਇਨ੍ਹਾ ਨੂੰ ਤਾਂ ਗੱਡੀ ਨਹੀਂ ਚਲਾਉਣੀ ਆਉਂਦੀ, ਇਨ੍ਹਾ ਤਾਂ ਉਹ ਨੇ, ਕਿਉਂਕਿ ਕਈ ਇਨਸਾਨ ਇਹੋ ਜਿਹੇ ਨੇ, ਕਈ driver ਇਹੋ ਜਿਹੇ ਨੇ, ਜਿੰਨਾ ਨੇ ਸਾਰੀ ਉਮਰ ਗਾਹ ਦਿੱਤੀ driving line ਦੇ ਵਿੱਚ, ਜਾਂ ਟਰਾਂਸਪੋਰਟ ਨਾਲ ਹੋ ਗਏ, ਤਾਂ ਇਹ ਦੁਨੀਆਦਾਰੀ ਚੱਲਦੀ ਹੈ। ਟਰਾਂਸਪੋਰਟ ਇੱਕ ਇਹੋ ਜਿਹਾ ਕਿੱਤਾ ਜਿਵੇਂ ਖੇਤੀਬਾੜੀ ਹੈ ਨਾ ਉਵੇਂ ਟਰਾਂਸਪੋਰਟ ਇੱਕ ਇਹੋ ਜਿਹਾ ਕਿੱਤਾ ਜੇ ਟਰਾਂਸਪੋਰਟ ਨਾ ਹੋਵੇ ਤਾਂ ਕੁੱਛ ਵੀ ਨਹੀਂ ਚੱਲ ਸਕਦਾ। ਹੁਣ ਜੇ ਟਰਾਂਸਪੋਰਟ ਹੋਊਗੀ ਤਾਂ ਤੁਹਾਡਾ ਸਮਾਨ ਹੈ ਤੁਹਾਡੇ ਤੱਕ ਪਹੁੰਚੂਗਾ। ਰਾਸ਼ਨ ਤਾਂ ਤੁਹਾਡੇ ਤੱਕ ਪਹੁੰਚੂਗਾ, ਹੈ ਨਾ, ਟਰਾਂਸਪੋਰਟ ਕੋਈ ਵੀ ਆ ਚਾਹੇ ਦਿੱਖ ਵਿੱਚ ਕੋਈ ਵੀ ਆ, ਕਾਰ, ਬਾਈਕ, ਟੈਂਪੂ, ਨਾ ਟੈਂਪੂ ਟਰੈਵਰਲਰ ਹੋ ਗਿਆ, ਟਰੱਕ ਹੋ ਗਿਆ, ਕੋਈ ਵੀ ਚੀਜ਼ ਲਾ ਲ਼ਉ। ਅਤੇ ਡਰਾਈਵਰੀ ਸਭ ਤੋਂ ਔਖੀ ਵੀ ਆ, ਇੱਕ time ਤੇ ਜਹਾਜ਼ ਚਲਾਉਣਾ ਸੌਖਾ, ਟਰੱਕ ਜਾਂ ਗੱਡੀ ਚਲਾਉਣੇ ਸੌਖੇ ਨਹੀਂ, ਉਹ ਵੀ ਪੂਰੀ ਰਾਤ ਜਾਗ ਕੇ, ਕੋਈ ਵੀ ਡਰਾਈਵਰ ਆ ਹੈ ਨਾ, ਉਹ ਪੂਰੀ ਰਾਤ ਜਾਗ ਕੇ ਤੁਹਾਡਾ ਸਮਾਨ ਹੈ, ਕੋਈ ਵੀ ਚੀਜ਼ ਹੈ ਤੁਹਾਡੀ, ਹੁਣ ਜੇ ਤੁਸੀਂ ਆਂਏਂ ਲਾ ਲਉ ਆਪਣਾ ਦਿੱਲੀ ਤੋਂ ਅੰਮ੍ਰਿਤਸਰ ਨੂੰ ਜਾ ਰਹੇ ਹਾਂ। ਕਿੰਨੀ ਕੁ ਵਾਟ ਪੈ ਜਾਂਦੀ ਹੈ। ਚਾਰ ਪੰਜ ਸੌ ਕਿਲੋਮੀਟਰ ਪੈ ਜਾਊਗਾ ਆਰਾਮ ਨਾਲ ਹੈ ਨਾ, ਉੱਧਰ ਤੁਸੀਂ ਦਿੱਲੀ ਬੈਠੇ ਹੋ, ਹੁਣ ਜਾ ਕੇ ਅੰਮ੍ਰਿਤਸਰ ਸਵੇਰ ਤੋਂ ਲੈ ਕੇ ਸ਼ਾਮ ਤੱਕ, ਸ਼ਾਮ ਹੋ ਜਾਂਦੀ ਹੈ, ਡਰਾਈਵਰ ਇੱਕੋ ਸੀਟ ਤੇ ਬੈਠਾ ਰਹਿੰਦਾ। ਪਿੱਠ ਆਕੜ ਜਾਂਦੀ ਹੈ ਬੰਦੇ ਦੀ, ਜਦੋਂ ਬੰਦਾ ਬੈਠਾ ਹੁੰਦਾ, ਪੈਰ ਕਦੇ ਗਿਅਰ ਪਾ ਕਦੇ ਕੱਢ ਕਦੇ ਪਾ ਕਦੇ ਕੱਢ ਪਰ ਫੇਰ ਵੀ ਜਿਹੜੇ ਹੋਰ ਹੁੰਦੇ ਨੇ ਆਪਣੇ ਆਮ ਹੈ ਨਾ ਜਿਹੜੇ driving ਨਹੀਂ ਜਾਂਣਦੇ ਬਈ ਬਈ ਇਨ੍ਹਾ ਨੂੰ ਇਹ ਤਾਂ ਟਿੱਚ ਨੇ, ਇਹਨਾ ਨੂੰ ਕੀ ਹੈ ਡਰਾਈਵਰਾਂ ਨੂੰ, ਯੇਹ ਨੇ, ਇਹ ਤਾਂ ਮਲੰਗ ਨੇ, but ਨਹੀਂ ਇਹੋ ਜਿਹੀ ਆਪਣੀ ਜਿਹੜੀ thinking ਹੈ ਗਲਤ ਆ ਆਪਣੀ, ਸੋਚ ਨੂੰ ਬਦਲੋ, ਕਿਉਂਕਿ ਜੇ driver ਨਾ ਹੋਣ ਤਾਂ ਕੁੱਛ ਨਹੀਂ ਹੈਗਾ। ਹੁਣ ਜੇ ਤੁਸੀਂ ਕੋਈ ਸਮਾਨ ਲੈ ਕੇ ਜਾਣਾ, ਕਿਸੇ ਟੈਂਪੂ ਨੂੰ use ਕਰੋਗੇ, ਜਾਂ ਕਿਸੇ ਆਪਣਾ driver ਨੂੰ ਬੁਲਾਉਗੇ, ਬਈ ਹਾਂ ਭਾਈ ਆ, ਆਪਣਾ ਇੱਥੇ ਸਮਾਨ ਛੱਡ ਕੇ ਆਉਣਾ, ਜੋ ਵੀ ਉਹਦਾ ਹੋਊਗਾ ਬਜ਼ਟ ਤੁਹਾਨੂੰ ਦੱਸੂਗਾ ਕਿ ਤੁਸੀਂ ਊਂ ਆਪਣਾ ਸਮਾਨ ਉਹ load ਵੀ ਕਰਾਊਗਾ, ਕਿਉਂਕਿ ਵੈਸੇ ਜਿਹੜਾ ਹੁੰਦਾ ਨਾ driver ਉਹਦੀ ਐਨੀ ਜ਼ਿੰਮੇਵਾਰੀ ਨਹੀਂ ਹੁੰਦੀ ਬਈ ਹਾਂ ਬਈ ਮੈਂ load ਕਰਾਵਾਂ ਵੀ ਬਈ ਆਪ ਹਾਂ ਵੀ ਹਾਂ ਹੁੰਦੇ ਵੀ ਧਿਆਨ ਰੱਖਣਾ ਉਹਦੀ ਜ਼ਿੰਮੇਵਾਰੀ ਹੈ। ਬਈ ਤੁਹਾਡਾ ਸਮਾਨ ਹੈ, ਉਹਦੀ ਜ਼ਿੰਮੇਵਾਰੀ ਹੈ, ਅਗਲਾ ਆਪਣੀ ਜ਼ਿੰਮੇਵਾਰੀ ਪਰ ਵੱਧ ਕੇ ਵਧਾਉਂਦਾ ਵੱਧ ਕੇ ਕਰਦਾ ਆਪਣਾ, ਕਿਉਕਿ ਅਗਲੇ ਨੂੰ ਕਿਉਂ ਹੁੰਦਾ help ਕਰਾਉਣ ਦੀ ਲੋੜ ਹੁੰਦੀ ਹੈ, ਇੱਕ ਅੱਧਾ ਬੰਦਾ ਨਹੀਂ ਹੈਗਾ, ਅਗਲਾ ਕਹਿੰਦਾ ਭਾਊ ਆ ਜਾ ਯਾਰ ਹੱਥ ਲਵਾ ਦੇ, ਭਾਊ ਆ ਵੀ ਜਾਂਦਾ ਅਗਲਾ ਹੱਥ ਵੀ ਲਵਾ ਦਿੰਦਾ। ਅਤੇ ਬਾਅਦ ਚ ਆਪਾਂ ਉਹੀ ਭਾਊ ਨੂੰ ਜਿਹਦੇ ਤੋਂ ਆਪਾਂ help ਲਈ ਹੁੰਦੀ ਹੈ ਉਹਨੂੰ ਹੀ ਆਪਾਂ ਕਹਿ ਦਿੰਦੇ ਹਾਂ ਨਹੀਂ ਯਾਰ ਐਨੇ ਪੈਸੇ ਨਹੀਂ, ਯੇਹ ਨਹੀਂ, ਵੋਹ ਨਹੀਂ, ਪਹਿਲਾ ਕੰਮ ਕਰਾ ਲਿਆ ਅਗਲੇ ਤੋਂ ਭਾਊ ਤੋਂ, ਫੇਰ ਭਾਊ ਨੂੰ ਕਹਿਣ ਡੇ ਜਿਦਾਂ ਭਾਊ ਐਨੇ ਪੈਸੇ ਨਹੀਂ ਲਾਏ ਯਾਰ, ਭਾਊ ਪੈਸੇ ਘੱਟ ਕਰ ਯਾਰ, ਇਹ ਆਪਾਂ ਆਪਣੀ ਸੋਚ ਬਦਲੀਏ, ਬਈ ਜੇ driver ਨਾ ਹੋਣ, ਜੇ ਟਰਾਂਸਪੋਰਟ ਨਾ ਹੋਵੇ, ਤਾਂ ਕੁੱਛ ਵੀ ਨਹੀਂ ਹੈਗਾ, ਠੀਕ ਹੈ ਨਾ ਜੀ, ਇਹ ਟਰਾਂਸਪੋਰਟ ਇੱਕ ਇਹੋ ਜਿਹਾ ਉਹ ਹੈ ਕਿ ਕਿਸੇ ਤੋਂ ਵੀ

ਦੇਖੋ ਉਸ ਦਿਨ ਕਿੰਨਾ ਨੁਕਸਾਨ ਹੋਊ ਆਪਣੇ ਦੇਸ਼ ਦਾ, ਹੈ ਨਾ ਆਪਾਂ ਉਹੀ ਡਰਾਈਵਰਾ ਨੂੰ ਆਪਾਂ ਕੀ ਕਹਿੰਦੇ ਹਾ, ਨਹੀਂ ਯਾਰ ਇਹ ਤਾਂ ਮਲੰਗ ਨੇ, ਇਹ ਤਾਂ ਯੇਹ ਨੇ, ਇਹ ਤਾਂ ਅਮਲੀ ਨੇ, ਇਹ ਤਾਂ drug addictor ਨੇ, ਇਹ ਆਪਣੀ ਸੋਚ ਆ ਬਦਲੋ ਹਾਂ ਦੇਖੋ ਕੋਈ ਵੀ ਬੰਦਾ ਯਾਰ, ਕੋਈ ਵੀ ਆਪਾਂ ਕੰਮ ਕਰਨਾ, ਉਹ ਬਿਨਾ ਕੋਈ ਵੀ ਯਾਰ, ਚੱਲੋ half ਆਂਏਂ ਨਹੀਂ ਕਹਿੰਦੇ ਸਾਰੇ ਇੱਕੋ ਨਾਲ ਦੇ ਹੁੰਦੇ ਨੇ, ਪੰਜੇ ਉਂਗਲਾਂ ਇੱਕੇ ਨਾਲ ਦੀਆਂ ਨਹੀਂ ਹੁੰਦੀਆਂ, ਆਪਣੇ ਗੁਰੂ ਮਹਾਰਾਜ ਨੇ ਕਹੀ ਆ ਇਹ ਗੱਲ, ਬਈ ਹਾਂ ਪੰਜੋ ਉਂਗਲਾਂ ਕਦੀ ਇਕਸਾਰ ਨਹੀਂ ਹੁੰਦੀਆਂ। ਪੰਜੋ ਉਂ ਉਂਗਲਾ ਛੱਡੋ ਸਾਰੇ driver ਭਰਾ ਨੇ, ਇਕੋ ਨਾਲ ਦੇ ਨਹੀਂ ਹੁੰਦੇ, ਹਾਂ ਕਈ ਹੁੰਦੇ ਨੇ, ਉਹ ਗਲਤ ਗੱਲ ਆ ਬਈ ਦੇਖੋ drink ਕਰਕੇ ਗੱਡੀ ਚਲਾਉਣੀ, ਉਹ ਆਪਾਂ ਵੀ ਨਹੀਂ ਗੱਲ ਮੰਨਦੇ, ਉਹ driver ਹੀ ਨਹੀਂ ਹੈਗਾ। ਜਿਹੜਾ ਸ਼ਰਾਬ ਪੀ ਕੇ ਗੱਡੀ ਚਲਾਵੇ ਉਹ ਬੰਦਾ ਨਹੀਂ ਹੁੰਦਾ। ਠੀਕ ਹੈ ਨਾ, ਇਹਦੇ ਆਪਾਂ ਸਰਕਾਰ ਵੀ ਇਹੀ ਗੱਲ ਕਹਿੰਦੀ ਹੈ, ਆਪਾਂ ਵੀ ਇਹੀ ਗੱਲ ਕਹਿੰਦੇ ਹਾਂ, ਸਾਰੇ ਕਹਿੰਦੇ ਨੇ ਬਈ ਹਾਂ drink an drive quick safe ਨਹੀਂ ਹੈਗਾ। ਹਾਂ ਉਦਾਂ ਜਿਹੜੇ ਬੰਦੇ ਨਸ਼ਾ ਵਗੈਰਾ ਬਣਾਉਣ, ਅਫੀਮ ਭੁੱਕੀ ਵਗੈਰਾ ਚੱਲੋ ਮੰਨਿਆ ਬਈ ਹਾਂ ਮਾੜਾ ਮੋਟਾ ਬਣਦਾ, ਕਿਉਂਕਿ ਉਹਦੇ ਨਾਲ ਹੀ ਬੰਦਾ ਬੈਠ ਸਕਦਾ। concentration ਕਰਨਾ ਸਭ ਤੋਂ ਔਖਾ, ਆਪਣਾ ਰੂਟ clear ਦੇਖਣਾ ਰਾਤਾਂ ਨੂੰ, ਲਾਈਟਾਂ ਜਦੋਂ ਅੱਖਾਂ ਚ ਪੈਂਦੀਆਂ ਨੇ,

ਤਾਂ ਵੀ ਗਲਤ ਆ ਹੈ ਨਾ overload ਆਪਾਂ ਕਹਿੰਦੇ ਹਾਂ ਬਈ ਹਾਂ ਚੱਲੋ ਗਲਤ ਹੈ ਯਾਰ, ਪਰ driver ਨੂੰ ਆਂਏਂ ਹੁੰਦਾ ਚੱਲ ਪਊਆ ਜਿਹਾ, ਚਾਰ ਪੈਸੇ ਵੱਧ ਬਣ ਜਾਣਗੇ। ਕੋਈ ਚੱਕਰ ਨਹੀਂ ਹੈਗਾ। ਬਈ overload ਚੱਲਣ ਦੇ ਗੱਡੀ ਨੂੰ. ਪਰ ਨਹੀਂ ਯਾਰ ਉਹਨਾ ਦੀ ਥੋੜ੍ਹੀ ਬਹੁਤੀ ਗਲਤੀ ਕਹਿ ਸਕਦੇ ਹਾਂ ਆਪਾਂ ਡਰਾਈਵਰਾਂ ਦੀ।

ਪਰ ਇਹ ਆ ਕਿ ਤੁਸੀਂ ਆਂਏਂ ਤਾਂ ਦੇਖੋ ਤੁਸੀਂ ਉਹਨੂੰ ਜਗ੍ਹਾ ਹੀ ਨਹੀਂ ਦੇ ਰਹੇ ਗੱਡੀ ਚਲਾਉਣ ਵਾਸਤੇ ਹਾਂ ਟਰੱਕ ਆ, ਟਰੱਕ ਨੂੰ ਜੇ ਤੁਸੀਂ ਜਗ੍ਹਾ ਦੇਉਂਗੇ ਤਾਂ ਗੱਡੀ ਚੱਲੂਗੀ। ਹੁਣ ਆਂਏਂ ਤਾਂ ਹੈ ਨਹੀਂ ਬਈ ਟਰੱਕ ਦੀ ਥਾਂ ਆਟੋ ਆ। ਬਈ ਹਾਂ ਮਾੜੀ ਜਿਹੀ ਜਗ੍ਹਾ ਦੇ ਵਿੱਚ ਇਹ ਭਾਈ ਚੱਲ ਜਾਊਗਾ। ਉਹਨੂੰ ਵੀ ਜਗ੍ਹਾ ਚਾਹੀਦੀ ਹੈ। ਉਹਨੂੰ ਵੀ space ਚਾਹੀਦੀ ਹੈ। ਹੁਣ ਕੋਈ ਵੀ ਚੀਜ਼ ਹੈ, ਜੇ ਟਰੱਕ ਦੀ ਆਪਾਂ ਬਰੇਕ ਵੀ ਲਾਉਂਦੇ ਆ, ਹੈ ਨਾ, ਉਹ ਬਰੇਕ ਘੱਟੋ ਘੱਟ ਜਾ ਕੇ ਤਿੰਂਨ ਚਾਰ ਫੁੱਟ ਉਦੋਂ ਸ਼ੁਰੂ ਹੁੰਦੀ ਹੈ ਵੱਜਣੀ ਬਰੇਕ।

ਜੇਕਰ ਗੱਡੀ ਪਲਟ ਜਾਏ ਹੈ ਨਾ, ਕੁਦਰਤੀ ਆਪਣੇ ਇੰਡੀਆ ਦੇ ਟਰੱਕ ਨੇ ਜਿਹੜੇ ਬਾਹਰਲੇ ਟਰੱਕਾਂ ਦੀਆ ਤਾਂ ਆਪਾਂ ਗੱਲਾਂ ਹੀ ਕਰਦੇ, ਉਹਨਾ ਦੀ safety ਹੁੰਦੀ ਹੈ। ਆਪਣੇ ਇੱਧਰ ਟਰੱਕਾਂ ਚ ਨਹੀਂ safety ਹੁੰਦੀ। ਕਿਉਂਕਿ ਆਪਣੇ ਟਰੱਕ ਸਿੱਧੇ ਹੁੰਦੇ ਨੇ, ਇੰਜਣ ਆਪਣਾ ਗੱਭੇ ਆ ਗਿਆ। ਜਿੱਥੇ driver ਬੈਠਿਆ, ਉਹਦੇ ਨਾਲ ਇੰਜਣ ਹੈ। ਕੋਈ safety ਨਹੀਂ ਜੇ ਹੁੰਦੀ। ਬਈ ਜਦੋਂ ਕੋਈ ਚੀਜ਼ ਮੂਹਰੋਂ ਵੱਜਦੀ ਹੈ, ਪਹਿਲਾਂ front ਤੇ ਵੱਜਦੀ ਹੈ। front ਤੇ ਵੱਜੀ, ਸਟੇਅਰਿੰਗ ਨਾਲ ਆਇਆ, ਨਾਲ ਦੀ ਨਾਲ driver ਦੇ ਢਿੱਡ ਚ, driver dead ਇਸ ਕਰਕੇ ਯਾਰ driver ਨੂੰ respect ਦੇਣੀ ਸਿੱਖੋ, ਕੋਈ ਵੀ ਕਿੱਤਾ ਹੈ ਤੁਹਾਡਾ ਤੁਸੀਂ ਕੋਈ job ਕਰਦੇ ਹੋ, ਤੁਸੀਂ ਕਿਤੇ ਵੀ job ਕਰ ਰਹੇ ਹੋ, ਅਗਰ ਤੁਹਾਨੂੰ ਉੱਥੇ respect ਨਾ ਮਿਲੇ, ਤਾਂ ਤੁਹਾਨੂੰ ਕਿੰਨਾ ਬੁਰਾ ਲੱਗੂਗਾ। ਉਵੇਂ driver ਆਂ, driver ਆਪਣੀ job ਕਰ ਰਿਹਾ। ਚਾਹੇ ਉਹ ਆਪਣਾ ਅਹ owner operator ਹੈ, ਹੈ ਨਾ, ਬਈ ਆਪਣੇ ਟਰੱਕ ਚਲਾ ਰਿਹਾ ਜਾਂ ਕਿਤੇ job ਕਰ ਰਿਹਾ ਅਗਲਾ, ਇਉਂ ਸੋਚੋ ਕਿ job ਕਰ ਰਹੇ ਹੋ ਤੁਸੀਂ, ਇੱਥੇ ਹੀ job ਕਰ ਰਹੇ ਹੋ, ਜੇ ਤੁਹਾਡੇ ਤੋਂ ਕੁੱਛ ਨੁਕਸਾਨ ਹੋ ਜਾਏ, ਤਾਂ ਭਰਨਾ ਤੁਹਾਨੂੰ ਪਏਗਾ, ਹੈ ਨਾ।

ਜੇ driver ਨੇ ਡਰਾਈਵਰੀ ਛੱਡ ਦਿੱਤੀ ਨਾ, ਇੰਡੀਆ ਖੜ੍ਹ ਜਾਊਗਾ, ਇੰਡੀਆ ਛੱਡੋ ਸਾਰਾ world ਖੜ੍ਹ ਜਾਊਗਾ, ਜੇ ਡਰਾਈਵਰਾਂ ਨੇ ਡਰਾਈਵਰੀ ਛੱਡ ਦਿੱਤੀ। ਵੈਸੇ ਆਪਣੇ ਟੈਕਸੀ ਵਾਲੇ ਭਰਾ ਨੇ, ਟੈਕਸੀ ਵਾਲੇ ਭਰਾ ਜੇ ਟੈਕਸੀ ਨਾ ਚਲਾਉਣ, ਤਾਂ ਤੁਹਾਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਕਿਵੇਂ ਲੈ ਕੇ ਜਾਣਗੇ, ਜਿੰਨ੍ਹਾ ਕੋਲ ਕਾਰਾਂ ਨਹੀਂ ਹੈਗੀਆਂ।

ਮੈਂ ਤਾਂ ਹੈ ਨਹੀਂ ਸੀ ਹਾਂ ਭਾਈ ਆਪਾਂ ਤਾਂ ਪੈਸੇ ਦੇਣੇ ਉਹਨੂੰ ਗਾਲਾਂ ਕੱਢੋ। ਇਹ ਗੱਲ ਵੀ ਨਾ ਹੁੰਦੀ। ਜੇ ਆਪਾਂ ਅਗਲੇ ਨੂੰ ਪੈਸੇ ਦੇਣੇ ਆ, ਅਗਲਾ ਕਹੂਗਾ ਹਾਂ ਯਾਰ ਤੂੰ ਤਾਂ ਪੈਸੇ ਲੈਣੇ ਆ, ਤੂੰ ਆਪਣਾ ਪੈਸੇ ਲੈ, ਅਸੀਂ ਤੈਨੂੰ ਗਾਲਾਂ ਕੱਢੀਏ, ਚਾਹੇ ਤੇਰੀ ਗੱਡੀ ਭੰਨੀਏ, ਚਾਹੇ ਕੁੱਛ ਕਰੀਏ। ਬਈ ਜਿਵੇਂ ਮਰਜ਼ੀ ਜਾਈਏ, ਲਿਟ ਕੇ ਜਾਈਏ, ਜੋ ਮਰਜ਼ੀ ਕਰੀਏ, ਪਰ ਨਹੀਂ ਯਾਰ, ਪਹਿਲਾਂ respect ਦਿਉ, ਡਰਾਈਵਰਾਂ ਨੂੰ, main ਗੱਲ ਹੈ give respect take respect ਹਮੇਸ਼ਾ ਇਹ ਗੱਲ ਆਪਣੇ ਧਿਆਨ ਦੇ ਵਿੱਚ ਰੱਖਿਉ। ਕਿਉਂਕਿ ਜੇ ਤੁਸੀਂ ਉਹਨਾ ਨੂੰ respect ਦੇਉਗੇ, ਉਹ ਤੁਹਾਨੂੰ ਦੁੱਗਣੀ respect ਮੋੜਦੇ ਨੇ, driver ਬੰਦੇ ਦਾ ਦਿਲ ਇਹੋ ਜਿਹਾ ਹੁੰਦਾ, ਕਿਉਂਕਿ ਉਹਨੇ ਕੀ ਯਾਰ ਉਹ ਬੇਚਾਰਾ ਸਾਰੀ ਦਿਹਾੜੀ ਸੜਕਾਂ ਤੇ ਧੱਕੇ ਖਾ ਰਿਹਾ, ਇੱਧਰੋਂ ਉੱਧਰ ਚੱਲ, ਉੱਧਰੋ ਂਇੱਧਰ ਚੱਲ, driver ਬੰਦੇ ਦੀ ਕਿਹੜਾ ਯਾਰ ਕੋਈ life ਹੈ ਬੇਚਾਰੇ ਦੀ ਦੇਖ ਲਉ ਕਿੰਨੇ ਕਿੰਨੀ struggle ਆ ਯਾਰ driver life driving line ਦੇ ਵਿੱਚ ਮੈਂ ਤਾਂ ਆਂਏਂ ਕਹਿੰਦਾ, ਕਿਉਂਕਿ ਹੁਣ ਜੇ ਕੋਈ ਤੋਤਾ ਕਿਸੇ ਦੇ ਗੱਡੀ ਤੇ ਲੱਗਿਆ ਜਾਂ ਟਰੱਕ ਤੇ ਲੱਗਿਆ। ਅਗਲਾ ਕਹੂਗਾ ਯਾਰ ਚੱਲ ਹੁਣ ਮੈਂ ਛੇ ਮਹੀਨੇ ਇਹਦੀ ਗੱਡੀ ਚਲਾ ਲਈ, ਹੁਣ ਮੈਂ ਆਪਣੇ ਪੈਸੇ ਜੋੜ ਲਏ, ਅਗਲਾ ਆਪਣੀ ਗੱਡੀ ਪਾ ਦਿੰਦਾ। ਅਗਲਾ ਨਹੀਂ struggle ਕਰਦਾ ਤੁਸੀਂ ਆਂਏਂ ਦੇਖੋ, ਇਸ ਕਰਕੇ ਯਾਰ ਬਾਈ ਸਾਰੇ ਭਰਾਵਾਂ ਨੂੰ ਸਾਰੇ ਵੀਰਾਂ ਨੂੰ ਇਕੋ ਬੇਨਤੀ ਆ, ਬਈ ਯਾਰ please ਡਰਾਈਵਰਾਂ ਦੀ ਅਤੇ driving line ਦੀ ਯਾਰ ਜਿੰਨੀ ਵੀ ਟਰਾਂਸਪੋਰਟ, ਚਾਹੇ ਤੁਸੀਂ ਵੀ ਹੋ ਤੁਸੀਂ ਵੀ driving ਕਰਦੇ ਹੋ। ਹੁਣ ਜੇ ਤੁਹਾਡੇ ਚ ਕੋਈ ਆ ਕੇ ਤੁਹਾਡੀ ਗਲਤੀ ਨਾ ਹੋਵੇ, ਕੋਈ ਤੁਹਾਡੇ ਚ ਆ ਕੇ ਮਾਰ ਜਾਏ ਅਤੇ ਅਗਲਾ ਤੁਹਾਨੂੰ ਫੇਰ ਗਾਲਾਂ ਕੱਢੇ, ਤੁਹਾਨੂੰ ਚੰਗਾ ਤਾਂ ਨਹੀਂ ਲੱਗੂਗਾ ਨਾ, ਇਹੀ ਗੱਲ ਆਪਾਂ ਅੱਗੇ ਡਰਾਈਰਾਂ ਬਾਰੇ ਸੋਚਣੀ ਹੈ। ਬਈ ਸਾਰੇ ਡਰਾਈਵਰਾਂ ਨੂੰ ਜਿੰਨੇ ਵੀ ਆਪਣੇ ਪੰਜਾਬ ਦੇ ਹੋ ਗਏ,

hello ਹਾਂਜੀ ਹੋਰ ਠੀਕ ਠਾਕ ਜੇ । ਹਾਂਜੀ ਵਧੀਆ ਵਧੀਆ।

ਠੀਕ ਵਧੀਆ ਵਾ ਕੀ ਕਰਦੇ ਤੁਸੀ? ਮੁੰਡੇ ਐਦਾਂ ਹੀ ਆ, ਪੱਠੇ ਪੁੱਠੇ ਲੈ ਆਂਦਾ ਜਿਹੜੇ ਲਈ ਜਾਂਦੇ ਆ ।

ਉਹਨਾਂ ਨੂੰ ਪੱਠੇ ਪਾਈ ਜਾਓ ਤੇ ਗੋਹਾ ਸੁੱਟੀ ਜਾਓ, ਤੇ ਦੁੱਧ ਚੋਈ ਜਾਓ।

ਮੱਝਾਂ ਚਾਰ ਕ ਨੇ, ਹੁਣ ਤਾਂ ਸੁੱਕ ਗਈਆਂ ਓਦਾਂ ਵੈਸੇ। ਅੱਛਾ ਚਾਹ ਪਾਣੀ .

ਠੀਕ ਆ। ਛੇ, ਛੇ ਕ ਕਿੱਲੋ ਸੱਤ ਰਾਤ ਨੂੰ ਚਾਲ ਜਾਂਦਾ dairy ਤੇ ਤਿੰਨ ਕ ਕਿੱਲੋ ਸਵੇਰ ਨੂੰ। ਚਲ ਨਾਲੇ ਘਰ ਦਾ ਚਲਦਾ ਰਹਿੰਦਾ।

ਆਹੋ ਘਰ ਤੇ ਨਿਆਣੇ ਆਏ ਰਹਿੰਦੇ ਸੁੱਖ ਨਾਲ ਪਰੌਣੇਆਂ ਦੇ, ਨਿਆਣਿਆਂ ਦਾ ਤਿੰਨ, ਤਿੰਨ ਸਾਢੇ ਤਿੰਨ ਕਿਲੋ ਦੁੱਧ ਲੱਗ ਜਾਂਦਾ ਮੇਰਾ ਕਿਲੋ ਸਾਢੇ ਤਿੰਨ ਕਿਲੋ।

ਆਹੋ ਨਿਆਣਿਆਂ ਨੇ ਪੀਣਾ ਹੁੰਦਾ ਤੇ ਉਹ ਨਿੱਕਾ ਦਾ ਉਹਨੂੰ ਤਾ ਕਿੱਲੋ ਡੇਢ਼ ਇਕੱਲੇ ਨੂੰ ਚਾਹੀਦਾ।

ਝੋਟੀਆਂ ਮੈਂ ਕਿਹਾ ਬਣ ਗਈਆਂ ਤੇ ਫਿਰ ਵਧੀਆ ਹੋਉਗਾ। ਨਹੀਂ ਹਜੇ ਕਿੱਥੇ ਬਣੀਆਂ ਝੋਟੀਆਂ ਹਜੇ ਲੱਗ ਜਾਣਾ ਸਾਲ ਛੇ ਮਹੀਨੇ ਵੱਡੀਆਂ ਜਿਹੜੀਆਂ ਉਹ ਚਾਰ ਕੇ ਬਨਣ ਗਈਆਂ ਦੂਜੀਆਂ ਹਜੇ ਛੋਟੀਆਂ ਨੇ। ਚਲੋ ਨਾਲ ਰਲ਼ਗੀਆਂ ਤੇ ਖਿੱਚਿਆ ਜਾਣਾ ਕੰਮ। ਓਦਾਂ ਨੋ ਝੋਟੀਆਂ ਬਣ ਗਈਆ ਨੇ ਨੋ ਨੇ ਮੇਰੀਆਂ। ਦਾ ਇਹ ਵੀ ਆ ਜਿਸ ਤਰਾਂ ਕਦੀ ਤੇ ਝੋਟੀਆਂ ਸ਼ੂ ਪਈਆਂ ਤੇ ਕਦੀ ਮੱਝਾਂ ਸੂ ਪਈਆਂ। ਹਾਂ ਗਾਈਂ ਵੀ ਤਾਂ ਸੂਣ ਵਾਲੀ ਏਦਾਂ

ਖੇਚਲ ਤਾਂ ਹੈ ਹੀ ਹੈ ਜੇ ਇੱਕ ਜਣਾ ਪੱਕਾ ਇਹਦੇ ਵਾਸਤੇ ਚਾਹੀਦਾ।

ਪੱਠੇ ਲਿਆਂਦੇ ਰਹਿਣ ਅੱਧਾ ਦਿਨ।

ਅੱਧਾ ਦਿਨ ਤਾਂ ਪੱਠੇ ਲਿਓਂਦੇ ਹੀ ਲੰਘ ਜਾਂਦਾ ਏਨੇ ਨੂੰ। ਮੈ ਕਿਹਾ ਅੱਧਾ ਦਿਨ ਕੀ ਜੇ ਘੰਟਾ ਡੇੜ੍ਹ ਪਾਣੀ ਡਾਓਡੀਆ ਨੂੰ ਲੱਗ ਜਾਂਦਾ ਈ ।

ਫਿਰ ਨਾਲੇ,

ਨਾਂ।

ਛੁਟੀਆਂ ਚ ਕਿੱਥੇ ਲਾਈ ਹੋਈ। ਆਹ ਫਿਰ ਜਾ ਕੇ ਦੁੱਧ ਦਾ ਮੂੰਹ ਵੇਖਣਾ।

ਆਹੋ ਫਿਰ ਖੇਚਲ ਆ ਤੇ ਦੁੱਧ ਘੱਟ ਦੁੱਧ ਨਾਲ ਦਾ ਥੋੜਾ ਦੁੱਧ ਲੱਭਦਾ ਹੋਣਾ ਕਿਥੋਂ।

ਉਹ ਛੇ ਛੇ ਸੱਤ, ਸੱਤ ਕੇ ਹਜ਼ਾਰ ਉਹ ਲੈ ਗਈਆਂ ਸੱਤ ਕੇ ਹਜ਼ਾਰ ਮੇਰੇ ਕੋਲ ਆ। ਅਹ ਨਾਲ ਕਿਸੇ ਨੇ ਪਥਾਇਆ ਹੋਇਆ ਨਾ? ਉਹ ਦੀਆ ਮੈਨੂੰ ਨੀ ਪੁੱਛ ਦੀਆਂ ਆਪੇ ਆਣ ਕੇ ਪਥ ਲੈਂਦੀਆਂ ਤਿੰਨ ਚਾਰ ਜਣੀਆਂ। ਸਾਡੇ ਵੀ ਇੱਥੇ ਪਿੰਡ ਇਸ ਤਰਾਂ ਹੀ ਆ ਦੋ ਦੋ ਜਣੀਆਂ ਪਥ ਜਾਂਦੀਆਂ ਨੇ ਤੇ ਅੱਧੀਆ ਉਹ ਲੈ ਜਾਂਦੀਆਂ ਉਹ ਤੇ ਅੱਧੀਆ ਦੇ ਜਾਂਦੀਆਂ ਉਸ ਤਰਾਂ ਵੀ ।

ਨਹੀਂ ਸਾਡਾ ਤਾ ਉਹ ਗੋਆਂ ਬੜਾ ਹੁੰਦਾ ਤੈਨੂੰ ਪਤਾ ਥੋੜ੍ਹਾ ਹੋਣਾ . ਹਾਂ ਚੱਲੋ ਉਹਨਾਂ ਦੀ,

ਸੋ ਦੀਆ ਪੰਜਾਹ।

ਫ਼ਿਰ ਸਿਆਲ ਨੂੰ ਬੇਚਲੇ ਸੋ ਰੁਪਈਆ ਦੀਆ ਪੰਜਾਹ ਸੋ ਦੀਆਂ ਪੰਜਾਹ ਦੋ ਦੀ ਪਾਥੀ?

ਲੈ ਆ ਦੇਖ ਕੰਮ।

ਨਹੀਂ ਮੈਂ ਫ਼ਿਰ ਇਹ ਪੰਜ ਸੋ ਪਾਥੀ ਦਿੱਤੀ ਆ ਤੇ ਮੈਂ ਤਾਂ ਇੱਕ ਰੁਪਈਏ ਦੀ ਇੱਕ ਦਿੱਤੀ ਓ। ਫੇਰ ਸਸਤੀਆਂ ਹੋਗੀਆਂ ਤੇ। ਅਹ ਪੰਜ ਸੋ ਦੀਆ ਪੰਜ ਸੋ ਹੀ। ਨਹੀਂ ਨਹੀਂ ਇਹ ਤਾਂ ਤੁਸੀ ਸਸਤੀਆਂ ਦੇਤੀਆਂ।

ਅੱਛਾ, ਪੁੱਛੂ ਭਲਾ ਮਾਂਸੀ ਨੂੰ। ਹਾਂ ਰਾਜੂ ਨੂੰ ਵੀ ਪਤਾ ਵਾ ਇਥੇ ਬੇਚਦੇ ਲੋਕੀ ਵਧੀਆ,

ਆਹੋ ਪੰਮੀ ਵੀ ਬੇਚਦੀ ਹੀ ਮਾਸੀ ਵੀ ਬੇਚਦੀ ਸੀ ਮਾਸੀ ਤੇ ਮਾਸੀ ਤੇ ਵਾਨਡੇ ਗਈ ਆ ਤੇ ਪੰਮੀ ਇੱਥੇ ਹੈਗੀ ਆ ਉਹਨੂੰ ਪੁੱਛਲੀ।

ਕਿੱਥੇ ਗਈ ਆ, ਮਾਸੀ?

ਹਾਂ ਚੱਲ ਗਿਆ ਬਾਹਰ ਆਹ ਇੱਕੀ ਤਰੀਕ ਗਿਆ ਪਿੱਛਲੇ ਮਹੀਨੇ ਚ। ਆਹੋ ਰੋਜ਼ ਰਹਿ ਗਿਆ ਹੋਣਾ ਚਾਰ ਪੰਜ ਮਹੀਨੇ ਰਹਿ ਗਿਆ। ਆਹੋ ਸਾਨੂੰ ਤਾ ਸਾਨੂੰ ਤਾਂ ਪਤਾ ਲਗਿਆ ਉਹ ਪੈਸੇ ਪੈਸੇ ਮੰਗੇ ਸੀ ਨਾ ਬੰਦਿਆਂ ਤੋਂ।

ਆਹੋ ਇਹ ਲਗੇ ਸੀ ਰੇਤ ਰੁਤ ਲਿਆਓਣ ਵੀ ਚੱਲ ਕਮਰੇ ਦਾ ਪਲੱਸਤਰ ਤਾਂ ਹੋ ਹੀ ਜਾਣਗੇ।

ਫਿਰ ਮੁੰਡੇ ਨੇ ਹਾਂ ਕਰਤੀ ਤੇ ਫਿਰ ਉਹ ਕਹਿੰਦੇ ਚੱਲ ਬਾਅਦ ਚ ਚਲਾਲਾਂਗੇ । ਆਹ ਚਲੋ ਕੋਈ ਨਹੀਂ। ਬਾਅਦ ਚ ਮੈ ਕਿਹਾ ਮਹਿੰਗੀ ਹੋ ਜਾਣੀ ਆ ਜੇ ਹੁਣ ਸਸਤੀ ਬਾਅਦ ਚ ਮਹਿੰਗੀ ਹੋ ਜਾਣੀ ਆ ਸਿਆਲ ਜਹੇ ਚ ਮਹਿੰਗੀ ਹੋ ਜਾਂਦੀ ਆ।

ਇਹ ਤਾਂ ਹੁਣ ਗਾਹ ਗਾਹ ਮਹਿੰਗਾਈ ਵਧਦੀ ਜਾਣੀ ਆ।

ਹਾਂ ਫੇਰ ਤੇ ਫੇਰ ਕੰਮ ਜੇ ਹੌਲੀ ਹੌਲੀ ਮੁੜਕੇ ਚੱਲ ਦੂਜੇ ਪਲੱਸਤਰ ਕਰਾ ਲੈ ਥੱਲਿਓਂ ਵੀ। ਆਹ ਇੱਕ ਅੱਧਾ ਕਮਰਾ ਇਧਰ ਜਿੱਥੇ ਸਮਾਨ ਸਮੂਨ ਰੱਖਣਾ ਉਹ ਥੱਲੇ ਪਲੱਸਤਰ ਕਰਲੇ ਤੇ ਬਾਕੀ ਹੌਲੀ ਹੌਲੀ ਹੁੰਦਾ ਰਹੁੰਗਾ।

ਪੰਮੀ ਕੇ ਵੀ ਡੰਗਰ ਹੈ ਚਾਰ ਪੰਜ ਕਿ ਨਹੀਂ? ਆਹੋ ਏਦਾਂ ਵਿੱਚ ਡੰਗਰ ਬੇਚਤੇ ਆ। ਅੱਛਾ।

ਇੱਕ ਇੰਨਾ ਨੇ ਮੱਝ ਬੇਚਤੀ ਆ ਹੁਣ ਪਿੱਛੇ ਛੱਬੀ ਕਿ ਹਜ਼ਾਰ ਦੀ।

ਇੱਕ ਹੋਰ ਹਜੇ ਬੇਚੰਡੇ ਸੀ ਉਹ ਫਿਰ ਥੋੜੇ ਪੈਸੇ ਲਾਉਂਦੇ ਸੀ ਤੇ ਫਿਰ ਬੇਚੀ ਸੀ। ਦੁੱਧ ਦਿੰਦੀਆਂ ਮੱਝਾਂ ਦੂਜੀਆਂ? ਬੱਛੀਆਂ ਤੁਰੀਆਂ ਫਿਰਦੀਆਂ ਸੀ ਦੋ ਕੁ ਤੇ ਪੰਮਾ ਫੱੜ ਲਿਆਇਆ ਵਿੱਚ। ਸੇਵਾ ਸੁਵਾ ਕਰ, ਦਿੰਦੀ ਗਾਯੀ ਹੁਣ ਇੱਕ ਦੁੱਧ ਉਹਦਾ ਦੱਸ ਕਿਲੋ ਦੁੱਧ ਦਿੰਦੀ ਆ

ਉਹ ਦੱਸ ਕਿੱਲੋ ਦੁੱਧ ਦੇਂਦੀ ਆ ਹੁਣ।

ਹੈ?

ਪਤਾ ਨੀ ਇੱਕ ਚਲੀ ਗਈ ਪਤਾ ਨੀ ਬੇਚਤੀ ਕੀਹਦੇ ਘਰੇ। ਓ ਪੱਠੇ ਨਹੀਂ ਦੇ ਤੀ ਸੀ ਕਿਸੇ ਨੇ ਦੇਤੀ ਸੀ ਕਹਿੰਦੇ ਉਹ ਜੋਗੀਆਂ ਨੇ ਖੋਰੇ ਦਿੱਤੀ ਸੀ ਉਹ। ਦੇ ਤੀ ਹੋਣੀ ਆ। ਹਮ ਪੱਠੇ

ਪੱਠੇ ਕਿੰਨੇ ਕੇ ਹੋਣੇ ਆ ਚਾਚੇ ਬੀਚਾਰੇ ਕੋਲ ਭਾਵੇ ਜਿੰਨੇ ਲਿਆਂਦੇ ਜਾਂਦੇ ਓਨੇ ਹੀ ਆ। ਆਹੋ ਉਹ ਚੱਲ ਜਿਹੜਾ ਹੈਗਾ ਰੇੜੇ ਤੇ ਰੱਖ ਕੇ ਲੈ ਆਉਂਦਾ। ਤੇ ਪੰਮਾ ਕਿੱਥੇ ਗਿਆ ਹੋਇਆ? ਪੰਮਾ ਕੰਮ ਤੇ ਗਿਆ ਵਾ ਉਥੇ ਹਿਮਾਚਲ ਚ। ਹਿਮਾਚਲ ਚ?